ਫੇਰ ਤੁਹਾਡਾ ਜਿਹੜੀ ਗਰਮੀ ਏ ਨਿਕਲ ਨਹੀਂ ਰਹੀ ਉਹ ਅਹ ਜਿਆਦਾ white ਤਾਂ ਹੁੰਦਾ ਵੀ ਨੀ ਇੰਨਾ ਵੈਸੇ maximum white ਹੋਇਆ ਜਾਂ ਹਲਕਾ ਜਾਂ ਪੀਲਾ ਪਨ ਇਹ ਤਾਂ normal ਆਉਂਦਾ ਈ ਆਉਂਦਾ

ਪੀਲਾ ਤਾਂ problem ਏ ਜੇ ਹਲਕਾ ਜਾ ਪੀਲਾ ਆਏ ਮਤਲਬ ਕੀ ਫੇਰ ਵੀ ਚਲੋ ਜਿਆਦਾ ਉਹ ਏਨ ਨੁਕਸਾਨ ਨਹੀਂ ਮੰਨਿਆ ਜਾਂਦਾ ਵੀ ਕੀ ਨੁਕਸਾਨ ਨੀ ਹੈਗਾ ਠੀਕ ਏ ਇਹ ਜੇ ਹਲਕਾ ਜਾ

ਆਪਾਂ ਮਾੜਾ ਮਾੜਾ ਤੁਰਦੇ ਵੀ ਭੱਜਦੇ ਵੀ ਆ ਖਾਣਾ ਪੀਣਾ ਵੀ ਚਲੋ ਖਾਨੇ ਆ

ਵੀ white ਦਸਾ ਕਿਆ ਏ ਜੀ ਦੇਖੋ ਅਮ ਮੈਂ ਕਿਹਨਾ ਵੀ ਨੱਬੇ percent ਲੋਕਾਂ ਦਾ white ਨੀ ਹੋਣਾ ਹੈਗਾ

ਪਾਣੀ proper ਸ ਜਿਹੜੇ ਦੇਖੋ

ਜਿਹੜੀ normal ਲੋਕ ਆ ਗਏ ਆਪਾਂ ਉਹ ਨੀ ਠੀਕ ਠੀਕ ਚੱਲ ਠੀਕ ਏ sir okay sir thank you ਤੁਸੀਂ ਬਹੁਤ ਵਧੀਆ

ਵਧੀਆ mam ਤੁਸੀਂ ਸਨਾਓ ਜੀ ਕੀ ਹਾਲ ਚਾਲ ਹੈ

ਹੋਰ mam ਬਸ ਕੁਝ ਨੀ ਜੀ ਬਸ ਕੰਮਕਾਰ ਮੈਂ ਥੋਨੂੰ ਫੁਲਕਾਰੀ ਬਾਰੇ ਪੁੱਛ੍ਣਾ ਕੁਛ madam

ਫੁਲਕਾਰੀ ਤੇ design geometrical design ਹੁੰਦੇ ਆ

ਇਹ ਆਪਣਾ six month ਦਾ course ਹੈ

ਫੁਲਕਾਰੀ ਵਾਰੇ ਫੁਲਕਾਰੀ ਦੇ ਟਾਂਕਿਆਂ ਬਾਰੇ knowledge ਲੈ ਸਕਦੇ ਹਾਂ

ਹਾਂਜੀ ਫੁਲ੍ਕਰੀ ਵਿੱਚ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਟਾਂਕੇ ਲੈ ਲੈਣੇ ਹਾਂ ਜਿਵੇਂ ਪੱਕੀ ਫੁਲਕਾਰੀ ਕੱਚੀ ਫੁਲਕਾਰੀ

ਕੱਪੜਾ ਵਗੇਰਾ ਹੁੰਦਾ ਇਹ ਇਹ ਕਿੱਦਾਂ ਡ ਕੱਪੜਾ ਹੁੰਦਾ ਹੈ ਇਹ ਨਾ ਪਹਿਲਾਂ ਤੇ ਜੋ ਪੂਰਨੇ time ਵਿੱਚ ਖੱਦਰ ਦੇ ਕੱਪੜੇ ਤੇ ਕੀਤੀ ਜਾਂਦੀ ਹੁੰਦੀ ਸੀ ਖੱਦਰ ceasement ਦਾ ਕੱਪੜਾ

ਕਰ ਰਹੇ ਹਾਂ pure ਤੇ ਵੀ ਕਰਦੇ ਆ

issue ਨੀ ਹੈਗਾ ਵੀ ਜਿੱਦਾਂ ਦਾ ਵੀ ਕੱਪੜਾ ਹੋਵੇ ਕਰ ਸਕਦੇ ਹਾਂ ਮਤਲਬ ਕੋਈ problem ਨੀ ਹੈਗੀ

but ਇੱਦਾਂ ਵੀ ਇਹ ਜਿਆਦਾ ਮਿਹਨਤ ਵਾਲਾ ਕੰਮ ਹੈ ਤਾਂ ਫ਼ੇਰ ਇਹਦੇ ਲਈ fine ਕੱਪੜਾ ਲਓ ਤਾਂ ਜਿਆਦਾ ਵਧੀਆ ਰਹਿੰਦਾ ਕਿਉਕਿ ਮੈਂ ਤੁਹਾਨੂੰ ਪਤਾ ਹੀ ਹੈ ਆਪਾਂ inventory ਮਹਿਨਤ ਨਾਲ ਕਰਨੀ ਹਿਆ ਤਾਂ

ਨਾਲੇ ਆਪਣਾ ਖਰਚਾ ਵੀ ਹੁੰਦਾ ਚਲੋ ਸਮਾਨ

ਤੇ ਹਾਂਜੀ ਉਹ ਤੇ ਹੈ ਜਿਵੇਂ ਹੁਣ ਇਹਦੇ ਵਿੱਚ ਪੱਟਦੇ

ਅੱਛਿਆ ਜੀ ਠੀਕ ਹੈ ਤੇ madam ਇਹ ਆਪਾਂ ਜਿਦਾਂ ਕਰਨਾ ਇਹ ਫੁਲਕਾਰੀ

ਵੇਸੇ ਤਾਂ ਫੁਲਕਾਰੀ normally ਆਪਾਂ ਕਿਹਨੇ ਹਾਂ ladies ਲਈ ਹੀ ਹੁੰਦੀ ਹੈ

ਕੋਈ ਇੱਦਾਂ ਦੀ ਚੀਜ਼ ਹੈਗੀ ਹਿਆ ਜੋ gents ਲਈ ਕੀਤੀ ਜਾਵੇ ਹਾਂਜੀ ਜਿਵੇਂ ਆਪਣੇ traditional motive ਨੇ ਜਿਹਦੇ ਵਿੱਚ ਆਪਾਂ gent ਲਈ ਜਿਵੇਂ ਕੁੜਤਾ ਦੇ ਸਕਦੇ ਹਾਂ ਫੁਲਕਾਰੀ ਦੀ ਜਾਂ ਫ਼ੇਰ ਜਿਹੜੇ ਲੋਕ ਧੋਤੀ ਪਾਉਂਦੇ ਨੇ

ਕੁੜਤੇ ਤੇ ਵੀ inventory ਕਰ ਸਕਦੇ ਹਾਂ ਮੁਰ੍ਹੀਆਂ ਵਾਲੀ ਜਗ੍ਹਾ ਤੇ ਜਿਹੜੇ ਲੋਕ ਪਠਾਨੀ ਨੇ ਹਨਾ ਉਹਨਾ ਦੀ ਸਲਵਾਰਾਂ

ਫੁਲਕਾਰੀ ਹਾਂ ਫੁਲਕਾਰੀ ਦੀ ਪੱਟੀ ਕਰ

ਜਿਦਾਂ ਕਿਹ ਦੋ ਹਮ ਹਮ ਦੱਸੋ

ਸਾਰਾ ਕੁਝ design ਕਰ ਸਕਦੇ ਹਾਂ gents ਦੇ ਕੱਪੜਿਆ ਤੇ ਵੀ ਜਿਵੇਂ handkerchief

ਇਹ ਉੱਦਾਂ ਹੀ ਪਾਉਂਦੇ ਹੋਣਗੇ ਜਿਦਾਂ ਕੋਈ function ਜਾਂ ਕਿਤੇ ਪ੍ਰੋਗਰਾਮ ਹੋਵੇ

ਹਾਂਜੀ ਜਿਵੇਂ ਆਪਣੇ ਕੋਲ ਫੁਲਕਾਰੀ ਦੀ ਪੱਟੀ normal ਹੀ ਹਨਾ ਫੁਲਕਾਰੀ ਦਾ

ਪਤਲਾ ਪਤਲਾ ਉਹ ਤਾਂ daily wear ਵੀ use ਕਰ ਸਕਦੇ ਵੇਸੇ ਜਿਵੇਂ occasion

ਕੋਈ ਵੀ ਤਿਉਹਾਰ ਆ ਰਿਹਾ ਆਪਣਾ ਲੋਹੜੀ ਦਾ ਤਿਉਹਾਰ

ਵੇਸੇ ਵੀ ਜਿਹੜੇ ਪੰਜਾਬੀ ਲੋਕ ਆ ਜਿਵੇਂ ਪੱਗਾ ਬੰਨਦੇ ਨੇ ਓਵੇਂ ਫੁਲਕਾਰੀ ਵੀ

ਅਲੱਗ ਜਿਹਾ ਹੀ trend ਹੈ ਫੁਲਕਾਰੀ ਨੂੰ ਜਿਵੇਂ ਪੰਜਾਬ

ਵੀ ਇਹਦਾ ਮਤਲਬ ਆਪਣੀ ਆਪਣੀ look ਹੈ

ਜਿੱਦਾਂ ਕੀ ਛੋਟੇ ਬੱਚੇ ਨੇ ਉਹਨਾਂ ਲਈ

ਛੋਟੇ ਬੱਚਿਆਂ ਦੇ ਨਾ ਛੋਟੇ ਛੋਟੇ ਕੱਪੜਿਆ ਤੇ ਛੋਟੇ ਛੋਟੇ motive ਪਾ ਸਕਦੇ ਹਾਂ ਆਪਾਂ ਜਿਵੇਂ ਹੁਣ ਆਪਾਂ ਕੋਈ ਵੀ ਜਿਵੇ ਬੱਚਿਆਂ ਦੀ ਅਹ ਛੋਟੇ ਬੱਚਿਆਂ ਦੀ skin ਨਾ soft ਹੁੰਦੀ ਹੈ

ਅਹ ਢੰਗ ਨਾਲ ਬਨਵਾ ਗੇ ਨਾ

ਹੁੰਦੇ ਨੇ ਜਿਹੜੀ ਫੁਲਕਾਰੀ ਹੈ ਛੋਟੇ ਬੱਚਿਆਂ ਦੇ ਕੱਪੜੇ ਤੇ ਬਹੁਤ ਸੋਹਣੀ ਲੱਗਦੀ ਆ ਇਹ ਤੇ ਇਹਦੇ

ਨਹੀਂ ਹੁੰਦਾ ਤੇ ਨਾ ਹੀ ਬੱਚੇ ਨੂੰ harmful ਹੁੰਦੀ ਆ ਇਹ ਮਤਲਬ softly

ਫੁਲਕਾਰੀ ਆਪਣੀ famous ਵੀ ਬਹੁਤ ਹੈ ਇਹਨੂੰ ਕਿਸੇ ਵੀ ਉਮਰ ਦਾ ਬੱਚਾ ਪਾ ਸਕਦਾ ਹੈ ਜਾਂ ਫਿਰ ਕਿਸੇ ਵੀ ਉਮਰ ਦੀ ladies ਬਣਾ ਸਕਦੀ ਹੈ ਬਹੁਤ easy

ਇਸ ਫੁਲਕਾਰੀ ਚ color ਵੀ ਬਹੁਤ ਹੁੰਦੇ ਹੋਣੇ ਆ means ਹਰੇਕ color ਚ ਸੋਹਣੀ ਲੱਗਦੀ ਆ means dark lite ਇਹ color ਚ ਵੀ ਆ ਕੋਈ

ਜਿਵੇਂ ਆਪਣੇ vegetable color ਵਗੇਰਾ use ਕਰਦੇ ਹਾਂ ਆਪਾਂ ਇਹਦੇ ਵਿੱਚ ਜਿਆਦਾਰ multi

vegetable ਤੋਂ ਲੇਕੇ color ਲੈਣੇ ਹਾਂ ਇਹ main multi color

foreigner ਲੋਕ ਨੇ ਉਹ ਜਿਆਦਾਤਰ ਇਸਤੋਂ paste lite ਰੰਗ ਦੇ ਕੱਪੜਿਆ ਤੇ lite

and ਆ ਪਸੰਦ ਆਉਂਦੇ ਨੇ ਪਰ ਜਿਹੜੇ ਹੁਣ ਜਿਵੇਂ ਵਿਆਹ

ਹੁੰਦਾ ਹੈ ਕਿਸੇ ਲੜਕੀ ਦਾ ਵਿਆਹ ਹੁੰਦਾ ਹੈ according

according ਫ਼ੇਰ ਉਸਨੂੰ ਜਿਵੇਂ dark bright color bridle ਲਈ use ਕਰਦੇ ਹਾਂ ਤਾਂ ਫ਼ੇਰ ਇਹ multi color ਦੇ ਵਿੱਚ ਬਣੀ ਜਾਂਦੀ ਹੈ

ਤੇ madam ਵੇਸੇ ਇੱਦਾਂ same ਜੇ ਬਣਵਾਉਂਦੇ ਹੋਣੇ ਆ ਜਿੱਦਾਂ ਕੀ ਅਹ ਮਤਲਬ ਸਮਝੋ mother ਤੇ ਬੱਚੇ ਦਾ ਹੋਗਿਆ ਜਿਵੇਂ ਅਹ same design ਦੇ according ਬਣਵਾਉਂਦੇ ਹੋਣੇ ਆ ਥੋਡੇ ਤੋਂ ਮਤਲਬ ਹਾਂਜੀ ਅੱਜਕਲ trend ਬਹੁਤ ਚੱਲ ਰਿਹਾ ਜਿਵੇਂ ਅਲੱਗ ਅਲੱਗ ਡ੍ਰੇਸਾਂ

ਵੀ ਆਪਣੀ ਬੇਟੀ ਦੇ ਬਣਾਉਂਦੇ ਹਾਂ ਓਵੇਂ ਹੀ ਨਾ ਅੱਜਕਲ ਫੁਲਕਾਰੀ ਦਾ ਬੜਾ trend ਹੈ ਬਿਲਕੁਲ ਬੱਚਿਆ ਦੇ ਜਿਵੇਂ mother ਦਾ ਦੁੱਪਟਾ ਹੁੰਦਾ

ਠੀਕ ਹੈ ਜੀ ਠੀਕ ਹੈ mam ਇਹ ਵੇਸੇ ਜਿਹੜੇ design ਤੁਸੀਂ ਬਣਾਉਂਦੇ ਹੋ costly ਪੈਂਦੇ ਨੇ ਬਹੁਤ ਕੇ ਮਤਲਬ ਮੈਂ ਸੁਣਿਆ ਹੈ ਕੀ ਇਹਦੇ orders ਆਉਂਦੇ ਬਾਹਰ ਤੋਂ specially

ਇਹ handwork ਹੋਣ ਕਰਕੇ ਇਹਨੂੰ time ਲੱਗਦਾ ਕੰਮ ਕਰਨ ਨੂੰ ਜਿਵੇਂ ਹੁਣ one

ਇੱਕ ਬੱਟਾ ready ਕਰਦੇ ਹਾਂ ਅਸੀਂ ਬਾਗ ਦਾ

ਫੁਲਕਾਰੀ ਚ difference ਹੈ ਥੋੜਾ ਅਹ ਬਾਗ ਦਾ

ਬਾਗ madam ਮੈਨੂੰ ਇਹਦੇ ਬਾਰੇ ਦੱਸੋਗੇ ਥੋੜਾ ਜਾ ਬਾਗ ਵਾਰੇ ਵੀ ਇਹ ਕੀ ਇਹਦਾ ਕੀ ਆ ਇਹਦੇ ਨਾਲ difference ਕੀ ਆ ਇਹਦਾ ਹਾਂਜੀ ਹਾਂਜੀ ਬਾਗ ਦੇ ਵਿੱਚ ਇਹ difference ਹੈ ਇਹ ਪੂਰਾ ਧਾਗੇ ਨਾਲ ਭਰਿਆ ਹੁੰਦਾ ਇਹਦੇ ਵਿੱਚ ਬਿਲਕੁਲ ਵੀ ਕੱਪੜਾ ਨਹੀ ਦਿਖਾਈ ਦਿੰਦਾ ਫੁਲਕਾਰੀ ਹੁੰਦੀ ਹੈ

ਤੇ motive ਲੈਣੇ ਹਾਂ ਫੁਲਕਾਰੀ ਦੇ ਵੀ ਕੋਈ

ਉਹ ਫੁਲਕਾਰੀ ਮੈਂ ਜਿਦਾਂ ਸਿਪੀਆਂ ਦੀ ਤਰਾਂ ਲੱਗੀਆਂ ਹੋਈਆਂ ਉਹਨਾ ਦੇ stone ਜੇ